ਤ ਪੈਰਾ ਦੀਆਂ ਤਲੀਆਂ ਨੂੰ ਸੇਕ ਆਉਣਾ

ਹਾਂ ਮਤਲਬ ਇਹ main ਨਿਸ਼ਾਨੀ ਇਹ ਨੇ ਵੀ ਬਾਰ ਬਾਰ ਭੁੱਖ ਲੱਗਣੀ ਪਿਆਸ ਲੱਗਣੀ ਬਾਰ ਬਾਰ bathroom ਆਉਣਾ

ਹਾਂਜੀ ਹਾਂਜੀ ਦੱਸੋ ਦੱਸੋ ਹਮ ਬਾਕੀ ਏ ਆ ਹੁਣ ਜਿਵੇਂ ਅੱਜਕਲ ਤਾਂ India ਨੂੰ world ਦੀ ਰਾਜਧਾਨੀ ਕਹਿਣ ਲੱਗ ਗਏ sugar ਆਪਣੇ India

ਇੰਨੀ ਜਿਆਦਾ sugar ਏ ਜੀ ਹਰ ਦੂਜੇ ਤੀਜੇ ਬੰਦੇ ਨੂੰ sugar ਏ ਹੁਣ

ਤਾਂ ਮੈਂ ਸੁਣਿਆ ਆਪਣੇ India ਦੇ ਵਿੱਚ ਮਤਲਬ ਜਮਦੇ ਬੱਚੇ ਨੂੰ ਵੀ sugar ਘੱਟ ਜਾਂਦੀ ਕਈਆਂ ਨੂੰ ਘੱਟ ਜਾਂਦੀ ਕਈਆਂ ਦੀ ਵੱਧ ਜਾਂਦੀ ਏ

one type one type two

ਏ ਵੀ ਬੱਚਿਆ ਬੱਚਿਆ ਦੇ ਵਿੱਚ ਹੁੰਦੀ ਏ ਵੀ ਜਮਦੇ ਬੱਚੇ ਉਹ type one ਚ ਹੁੰਦੀ ਏ ਜੀ ਮਤਲਬ ਇਹਦੀ ਕੋਈ age limit ਵੀ ਏ ਬੀ type one ਇੰਨੀ ਉਮਰ ਦੇ ਵਿੱਚ ਵਿੱਚ ਜਾ

actually ਇਹ ਪਤਾ ਈ ਨਹੀਂ ਲੱਗਦਾ ਮਤਲਬ ਬੱਚਿਆ ਲਈ ਜਿਹੜੀ ਹੁੰਦੀ ਏ ਨਾ sugar type one ਚ ਆ ਜਾਂਦੀ ਏ ਉਹਨਾ ਦਾ

ਠੀਕ ਏ ਠੀਕ ਹਾਂ ਫੇਰ ਉਹਨਾ ਨੂੰ ਆ insulin ਦਾ ਟਿਕਾ ਤੁਸੀਂ ਸੁਣਿਆ ਹੋਣਾ ਉਹਨਾ ਨੂੰ ਫੇਰ insulin ਦੇਣੀ ਪੈਂਦੀ ਏ ਢਿਡ ਵਿੱਚ ਆਪਣੇ ਲਗਾਉਂਦੇ ਨੇ ਟਿਕਾ insulin ਲੀ ਲੈਣ ਲਈ

ਤੇ ਉਸ ਤੇ ਪਹਿਲਾਂ ਵੀ ਟਿਕਾ ਲੱਗਦਾ ladies ਦੇ ਜਦੋ ਜਿਦੇ ਮਤਲਬ

ਪਤਾ ਵੀ ਉਹਨੂੰ sugar ਏ ਤੇ ਉਹ pregnant ਹੋ ਗਈ ਉਹ ਫਿਰ

ਆ ਰੱਖਿਆ ਜਾਂਦਾ ਉਹ ladies ਨੂੰ ਕਹਿ ਦਿੰਦੇ ਏ ਵੀ ਆਪਣਾ ਤੂੰ ਜਿਹੜੇ diet ਏ ਨਾ ਉਹ proper ਉਹ ਕਰ ਤੇ ਆਪਣੀ sugar control ਕਰ

ਫੇਰ ਮੰਨ ਲੋ ਜਿੱਦਾ sir ਜਿੱਦਾ ladies ਨੂੰ ਕਿੱਥੇ sugar ਏ ਠੀਕ ਏ

ਤੇ ਅੰਤ ਚ ਦੇਖੋ ਵੀ ਸਭ ਤੋਂ ਪਹਿਲਾਂ ਤਾਂ medicine ਹੈਗੀ ਏ ਉਹ ਆਪਣਾ ਸ਼ੁਰੂ ਕਰਨਗੇ ਦੂਸਰਾ

ਸਭ ਤੋਂ ਵੱਡਾ ਗੱਲ ਏ ਵੀ ਪਰਹੇਜ ਤੇ diet

ਮਤਲਬ ਉਹ diet ਹੈਗੀ ਜਿਆਦਾ ਜਿਵੇਂ ਆਪਣਾ carbohydrates ਹੁੰਦੇ ਨੇ ਉਹ ਘੱਟ ਦੇਣ ਉਹ

ਦੇਣਾ ਤੇ ਮਤਲਬ ਕਹਿ ਦੇਣੇ ਆ ਆਪਾਂ ਪੰਜਾਬੀ ਚ ਵੀ sugar ਦੀ ਮਾਤਰਾ ਜਿਆਦਾ ਏ

ਮਿੱਠਾ ਗੁੜ ਜਾਂ ਹੋਰ ਇਹ ਬੰਦ ਕਰ ਦੇਣ ਜਾਂ ਉਹ

ਮਤਲਬ ਬੀ ਹੋਰ ਉਹ ਜਿਆਦਾ ਰੱਸ ਵਾਲੇ ਫੱਲ ਏ ਉਹ ਨਾ ਦੇਣ

ਉਹਨਾ ਚੀਜ਼ਾਂ ਦਾ ਥੋੜਾ ਜਾ ਪਰਹੇਜ ਤੇ ਸੈਰ ਏ ਜਿਹੜੀ morning walk

ਹਾਂ ਉਹ ਬਹੁਤ ਜਰੂਰੀ ਏ morning walk ਤਾਂ sugar ਵਾਲੇ patient ਲਈ

ਜਿਵੇਂ ਉਹ ਸਵੇਰੇ ਤੁਹਾਨੂੰ ਪਤਾ ਤਾਜੀ ਹਵਾ ਹੁੰਦੀ ਏ ਉਹ ਹਵਾ ਦੇ ਵਿੱਚ

ਉਹ ਜਿੰਨੀ ਆਪਣਾ ਸੈਰ ਕਰਨ ਗਏ ਜਿਆਦਾ ਉਨਾ ਹੀ ਉਹ ਆਪਣੀ sugar ਏ ਉਹ control ਰਹੂਗੀ

ਤੁਸੀਂ ਮੈਨੂੰ ਇੱਦਾ ਦੱਸੋ ਜਿੱਦਾ ਮਤਲਬ ਕਹਿਨੇ ਆ ਜਿੱਦਾ ਪਹਿਲਾਂ ਜਿਹੜੀ sugar ਏ ਇਹ

ਹਾਂ ਹਾਂਜੀ ਹਾਂ

ਉਹ ਬਿਲਕੁਲ ਠੀਕ ਤੁਹਾਡੀ ਗੱਲ ਦੱਸਾ ਕਈ ਵਾਰ ਪਤਾ ਨੀਂ ਲੱਗਦਾ ਬਾਚੋ ਜਦੋ check ਕਰਦੇ ਨਾ ਆ ਬੀ ਆਪਾਂ ਵੀ ਹਾਂ ਤੁਹਾਨੂੰ sugar ਏ ਫੇਰ ਆਪਾਂ ਉਹਦੀ his

ਹੁਣ ਜੇ ਤਾਂ ਕੁਦਰਤੀ ਮਾਸ parents ਨੂੰ ਏ ਤਾਂ ਬੱਚੇ ਨੂੰ ਨਵੀ ਕਹਿੰਦੇ ਹੁੰਦੀ ਏ ਹਨਾ

ਹਾਂ ਚੱਲ ਉਹ ਵੀ ਹੁੰਦੀ ਏ ਬਿਲਕੁਲ ਚੱਲਦੀ ਏ ਉਹ ਵੀ ਹੈਗੀ ਏ ਉਹ ਫੇਰ

ਕਹਿ ਲੋ ਫੇਰ ਉਹ ਅਗਲੇ ਨੂੰ ਕਹਿ ਦਿੰਦੇ ਏ ਵੀ ਭਾਈ ਹੁਣ ਤੂੰ ਤੁਹਾਨੂੰ ਤਾਂ ਹੋ ਗਈ ਤੁਸੀਂ ਆਪਣੇ ਬੱਚਿਆ ਤੇ control ਰੱਖਿਉ ਉਹਨਾ ਦੀ sugar check ਕਰਾਉਂਦੇ ਰਹੋ ਤੇ ਉਹਨਾ ਨੂੰ ਪਹਿਲਾਂ

problem ਹਾਂ ਵੈਸੇ ਹਨਾ ਕਈ ਵਾਰ ਆਪਾਂ ਸੁਣਦੇ ਆ ਨਾ ਜਿੱਦਾ ਕਈ ਜਿੱਦਾ ਮੰਨ ਲੈ ਕਿਸੇ ਦਮੇ ਦੀ problem ਹੁੰਦੀ ਏ ਹਨਾ

ਦਮੇ ਦੀ ਹੋਗੀ ਜਾਂ ਕੋਈ heart ਦੀ ਹੋਈ ਜਾਂ ਕੋਈ ਮੰਨ ਲੈ ਕੋਈ ਦਿਮਾਗ ਦੀ problem ਹੋਵੇ ਜੇ parents ਹੈ ਤਾਂ ਕੁਦਰਤੀ ਬੱਚੇ ਨੂੰ ਵੀ ਹੁੰਦੀ ਏ

ਚਲੇ ਜਾਂਦੇ ਏ ਕਿਉਂਕਿ ਇਹ ਹੁਣ ਦੇਖੋ ਖੂਨ ਤਾਂ ਉਹੀ ਹੈ ਨਾ ਬੱਚੇ ਦੇਖੋ

ਦੇ ਪੇਟ ਚ ਬੱਚੇ ਨੇ ਪਾਲਣਾ ਏ ਹਨਾ

ਜਾਂਦਾ ਹਨਾ ਇਸੇ ਕਰਕੇ ਹਨਾ ਵੀ ਕੁੱਝ ਨਾ ਕੁੱਝ ਤਾਂ ਅਸਰ ਹੁੰਦਾ ਈ ਏ ਇਹਨਾ ਦਾ

ਕਾਫੀ ਹੱਦ ਤੱਕ ਬੀ ਅੱਸੀ percent ਤਾਂ ਇਹ chance ਹੁੰਨੇ ਏ ਹਨਾ ਵੀ ਜੇ ਮਾਂ ਨੂੰ ਏ ਜਾਂ parents ਨੂੰ ਏ ਤਾਂ ਅੱਗੇ ਬੱਚੇ ਨੂੰ ਵੀ sugar ਹੋ ਸਕਦੀ ਏ ਬਿਲਕੁਲ ਅਸੀਂ ਤਾਂ ਉਹਨੂੰ ਮਣਦੇ ਏ ਜੀ ਉਹ ਤਾਂ ਧਿਆਨ ਰੱਖਣਾ ਹੀ ਪੈਂਦਾ ਉਹ ਤਾਂ parents ਤੇ depend ਏ ਵੀ ਹਾਂ ਮੈਨੂੰ ਹੈਗੀ ਸੀ ਜਾਂ ਮੇਰੇ ਪਹਿਲਾਂ parents ਨੂੰ ਹੈਗੀ ਤੇ ਹੁਣ ਮੇਰੇ ਬੱਚੇ ਨੂੰ ਨਾ ਹੋਵੇ ਉਹ ਪਹਿਲਾਂ ਹੀ proper ਧਿਆਨ ਦੇਣਾ ਚਾਹੀਦਾ ਪਹਿਲੇ ਧਿਆਨ ਦੇਣਾ ਪੈਂਦਾ ਹਨਾ

ਮੈਂ ਇੱਕ ਵਾਰ ਆਪਾਂ ਪਹਿਲਾਂ ਧਿਆਨ ਦਿੱਤਾ ਜਾਵੇ ਨਾ ਪਹਿਲਾਂ ਜਿੱਦਾ ਉਹ ਅੱਜਕਲ ਦੇਖੋ ਕਹਿੰਦੇ marriage ਵੀ ਹੁੰਦੀ ਏ ਨਾ ਪਹਿਲਾਂ ਆਜੋ

ਪਹਿਲਾਂ ਹੀ test ਹੋਣ ਲੱਗ ਗੇ ਵੀ ਭਾਈ ਜਿਵੇਂ

perfect test ਕੀ ਏ ਇਹ ਤਾਂ ladies ਦਾ ਵੀ ਕੀ ਏ ਉਹ ਪਹਿਲਾਂ test

ਬੀ ਕੱਲ ਨੂੰ ਪਹਿਲਾਂ ਇਹ ਚੀਜ਼ਾਂ pregnancy ਦੇ time ਬੱਚੇ ਦੇ time problem problem ਨਾ ਆਵੇ

ਇਸੇ ਤਰ੍ਹਾਂ ਏ ਨਾ ਪਹਿਲਾਂ ਲੋਕ ਹੁਣ test ਕਰਾਉਣ ਲੱਗ ਗਏ ਵੀ ਹੁਣ ਕੱਲ ਨੂੰ ਸਾਡੇ ਬੱਚੇ ਨੂੰ ਆਪ ਤਾਂ ਦੇਖੋ ਬੰਦੇ ਨੇ time ਕੱਡ ਲਿਆ

ਹਾਂਜੀ ਹਾਂ ਕਰਾਵਾ ਗਏ ਜੀ test ਨਾਲੇ ਇਹ ਕੀ ਏ ਨਾਲੇ ਕਹਿੰਦੇ sugar ਦਾ ਜਿਹੜਾ ਕੋਈ ਬਹੁਤਾ ਵੱਡਾ test ਹੁੰਦਾ ਦੱਸ ਵਿੱਚ ਰੁਪਏ ਦਾ ਉਹ ਨਾ ਹੋ ਜਾਂਦਾ ਚਾਹੇ machine ਆਪਣੇ ਘਰ ਲਿਆ ਕੇ ਰੱਖ ਲਓ

ਹਾਂ ਉਹ ਤਾਂ ਜਿਵੇਂ ਵੀ ਅਗਲੇ ਦੀ ਉਹ ਹੈਗੀ ਆ

ਅੱਜਕਲ ਤਾਂ ਵੈਸੇ ਹਰੇਕ ਤਕਰੀਬਨ equipment ਘਰੇ ਰੱਖਦੇ ਨੇ

ਆ ਜੀਵਾਂ ਵੱਡੇ ਵੱਡੇ celebrities ਨੇ

ਆ medical ਕਰਵਾਉਂਦੇ ਨੇ ਮਹੀਨੇ ਬਾਅਦ ਜਾ ਦੋ ਮਹੀਨੇ ਬਾਅਦ

ਉਹ ਪਤਾ ਜਦੋ problem ਵੱਧ ਜਾਂਦੀ ਏ ਅੱਗੇ ਜਦੋ ਬੀਮਾਰ ਹੁੰਦੇ ਆ ਉਹਦੋ ਈ ਉਹ ਆ ਜਾਂਦੇ ਨੇ ਮਤਲਬ ਛੇ ਕ ਮਹੀਨੇ ਚ ਹਰ ਇਨਸਾਨ ਨੂੰ ਆਪਣੇ test ਇੱਕ ਵਾਰ ਕਰਵਾ ਲੈਣੇ ਚਾਹੀਦੇ ਨੇ ਬੀ ਕਿੱਥੇ ਕ stand

body ਕਰਦੀ ਤਾਂ ਕੀ ਪਹਿਲਾਂ ਹੀ ਉਹਦੇ ਤੇ ਆਪਾਂ control ਕਰ ਸਕੀਏ ਹਾਂ ਪਰ ਇੱਦਾ ਨਾ ਸਾਰੇ ਜਿੱਦਾ ਹੁਣ ਚਲੋ ਉਹ ਤਾਂ ਇੱਕ rich family ਏ ਹਨਾ

ਗਰੀਬ ਬੰਦੇ ਨੂੰ ਬੀਮਾਰੀ ਕਹਿੰਦੇ ਵੱਧਦੀ ਏ ਉਦੋ ਹੀ ਪਤਾ ਲੱਗਦਾ ਕਹਿਨੇ ਥੋੜਾ ਬਹੁਤਾ ਤਾਂ ਕਹਿੰਦੇ ਘਰੇ ਆਪਣਾ ਇਲਾਜ ਇਲੁਜ ਕਰੀ ਜਾਂਦੇ ਏ ਲੋਕ

sugar ਮਾੜੀ ਹੈਗੀ ਏ ਤਾਂ ਉਹਨੂੰ ਜਿਆਦਾ test ਦੇ ਚਕਰਾ ਚ ਨਹੀਂ ਪੈਂਦੇ ਹਮ ਉਹ rich family ਉਹ ਤਾਂ ਮੈਂ ਮਨਦਾ ਉਹਨਾ ਕੋਲ ਪੈਸੇ ਦੀ ਕਮੀ ਨੀ ਦੇਖੋ dietician

ਹਾਂ ਪਰ ਆਪਾਂ ਲੋਕ ਜਿਵੇਂ ਆਪਾਂ ਵਿੱਚ ਆ ਜਾਂਦੇ ਆ ਸਾਰੇ ਮਤਲਬ ਮੇਰੀ ਉਹ ਏ ਬੀ ਆਪਾਂ ਨੂੰ ਛੇ ਮਹੀਨੇ ਚ ਇੱਕ ਵਾਰ test ਕਰਵਾਨੇ ਏ ਨਾ ਉਹ ਕੋਈ ਜਿਆਦਾ ਖਰਚਾ ਵੀ ਨੀਂ ਹੁੰਦਾ

ਹਾਂਜੀ ਪਰ sir ਉੱਧਰ ਏ ਨਾ ਉਹਨਾ ਦਾ ਜਦੋ ਖਾਣ ਪੀਣ ਵਧੀਆ

fruit ਵਗੈਰਾ ਲਿਆਣੇ ਏ ਉਹ ਤੇ ਜਿਹੜੇ ਗਰੀਬ ਉਹਦਾ ਕੀ ਏ ਜਿਵੇਂ ਸਵੇਰ ਸ਼ਾਮ ਤਾਂ ਰੋਟੀ ਓ ਖਾਣੀ ਏ ਉਹਨਾ ਨੇ ਜਾ ਮਿੱਠਾ ਖਾਈ ਜਾਣਾ